ਠੀਕ ਆ। thank you ਦੱਸਣ ਲਈ। ਠੀਕ ਆ ਜੀ ਕੋਈ ਨੀਂ। ਜਿੰਨਾ ਕੁ ਪਤਾ ਹੋਏ ਓਨਾ ਕੁ ਦੱਸ ਦੇਣਾ ਚਾਹੀਦਾ ਕਿਸੇ ਨੂੰ।

ਹਾਂ ਕਰੋ ਭਲਾ ਹੋ ਭਲਾ

ਹੋਰ ਫਿਰ

ਹੋਰ ਤੂੰ ਦੱਸ ਦੇ ਕੋਈ ਗੱਲਬਾਤ ਸੁਖਸੀਤਾ ਦਾ ਨੰਬਰ ਹੈਗਾ ਤੇਰੇ ਕੋਲ? ਹਾਂਜੀ ਹੈਗਾ। ਅੱਜ status ਵੇਖਿਆ ਉਹਨੇ ਵੀ ਕਿੰਨੇ ਦਿਨ ਬਾਅਦ। ਅੱਛਾ teacher ਲੱਗੀ ਆ ਪਤਾ ਨੀਂ ਕਿਹੜੇ ਸਕੂਲ। ਪਹਿਲਾਂ ਪਤਾ ਨੀਂ ਕਿਹੜੇ ਸਕੂਲ ਹੁੰਦੇ ਆ।

ਹਮ ਦੇਖਲਾ ਸਾਡੇ ਨਾਲੋਂ ਕਿੱਡੀ ਚੰਗੀ ਮਾਂ ਏ। teacher MA ਵੀ ਕਰਲੀ ਉਹਨੇ। ਉਹ ਕੁੜੀ ਨਲਾਇਕ ਸੀਗੀ। ਹਾਂ ਪੜਨ ਚ ਠੀਕ ਏ। ਇੱਕ ਉਹ ਸੰਗੀਤ ਕੌਰ ਤੇ ਇੱਕ ਅਮਨ ਸੀ ਜਿਹੜੀ ਉਹ curly ਵਾਲਾਂ ਵਾਲੀ ਦੀ। ਅਮਨ ਆਹੋ ਉਹ ਬਾਹਰ ਗਈ ਆ, ਬਾਹਰ ਜਾਣਾ ਸੀ ਉਹਨੇ। ਪਤਾ ਨੀਂ ਚਲ ਗਈ ਆ ਕਿ ਨਹੀਂ। ਮੈਨੂੰ ਮਿਲੀ ਸੀ ਇੱਕ ਵਾਰੀ college ਚ ਤੇ ਉਦੋਂ ਆਪਣਾ ਉਹ ਦੱਸਦੀ ਸੀ, ਕਹਿੰਦੀ ਬਾਹਰ ਜਾਣਾ।

ਅਮਨ ਤੇ ਸਾਡੀ friend ਸੀਗੀ। ਹਮ ਉਹ ਤੁਹਾਡੇ group ਚ ਸੀਗੀ। ਚਲੋ ਠੀਕ ਆ ਫਿਰ ਸਵੇਰੇ ਕਰਿਓ, ਜਦੋਂ free ਹੋਗੇ ਨਾ।

ਚਲੋ ਠੀਕ ਆ। thank you welcome ਸਾਂਝੀ ਵਿਦਿਆ ਜਾਂ ਸਹਿ ਸਿੱਖਿਆ ਦਾ ਮਤਲਬ ਹੈ ਮੁੰਡਿਆਂ ਕੁੜੀਆਂ ਦਾ ਇੱਕੋ ਵਿਦਿਅਕ ਸੰਸਥਾ ਵਿੱਚ ਰਲ ਕੇ ਪੜ੍ਹਨਾ ਸਾਂਝੀ ਵਿਦਿਆ ਅੱਜ ਕਲ ਸਾਰੇ ਸੰਸਾਰ ਵਿਚ ਪ੍ਰਚੱਲਿਤ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

ਭਾਰਤ ਵਿੱਚ ਸਾਂਝੀ ਵਿਦਿਆ ਦੀ ਪ੍ਰਥਾ ਭਾਰਤ ਵਿੱਚ ਸਾਂਝੀ ਵਿੱਦਿਆ ਦੀ ਪ੍ਰਥਾ ਵੈਦਿਕ ਕਾਲ ਤੋਂ ਚੱਲੀ ਆ ਰਹੀ ਹੈ ਵੈਦਿਕ ਸਮੇਂ ਦੇ ਗ੍ਰੰਥਾਂ ਵਿੱਚ ਕਈ ਇਸਤਰੀਆਂ ਦਾ ਵਰਣਨ ਆਉਂਦਾ ਹੈ, ਜੋ ਆਸ਼ਰਮਾਂ ਵਿੱਚ ਮਰਦਾਂ ਦੇ ਨਾਲ ਹੀ ਵਿੱਦਿਆ ਗ੍ਰਹਿਣ ਕਰਦੀਆਂ ਹਨ, ਔਰਤਾਂ ਦੀ ਸਿੱਖਿਆ ਸੰਬੰਧੀ ਵਿਵਾਦ ਮੁਸਲਮਾਨਾਂ ਦਾ ਰਾਜ ਸਥਾਪਤ ਹੋਣ ਤੇ ਭਾਰਤ ਵਿੱਚ ਔਰਤਾਂ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਈਆਂ ਸਨ ਉਹਨਾਂ ਲਈ ਪਰਦੇ ਵਿੱਚ ਰਹਿਣਾ ਜ਼ਰੂਰੀ ਹੋ ਗਿਆ ਸੀ ਅਜਿਹੇ ਹਾਲਾਤਾਂ ਵਿੱਚ ਸਾਂਝੀ ਵਿੱਦਿਆ ਦਾ ਸਵਾਲ ਕਿੱਥੇ ਪੈਦਾ ਹੋ ਸਕਦਾ ਸੀ।

ਔਰਤਾਂ ਨੂੰ ਪੂਰਨ ਆਜ਼ਾਦੀ ਦੀ ਲਹਿਰ ਅੱਜ ਕੱਲ੍ਹ ਔਰਤਾਂ ਨੂੰ ਪੂਰੀ ਆਜ਼ਾਦੀ ਦੀ, ਪੂਰੇ ਅਧਿਕਾਰ ਦੇਣ ਦੀ ਲਿਹਰ ਚੱਲੀ ਹੋਈ ਹੈ। ਔਰਤਾਂ ਆਪ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਜੱਦੋ-ਜਹਿਦ ਕਰ ਰਹੀਆਂ ਹਨ।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 ਅਰਥਾਤ ਹਰੇਕ ਖੇਤਰ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਇਸ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਰਦਾਂ ਨਾਲ ਮਿਲ ਕੇ ਵਿੱਦਿਆ-ਪ੍ਰਾਪਤੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ। ਔਰਤਾਂ ਦੀਆਂ ਮੁਸ਼ਕਲਾਂ ਕੁੜੀਆਂ ਦੇ ਵੱਖਰੇ school ਵਿਚ ਜਿੱਥੇ ਸਭ ਅਧਿਆਪਕਾਂ ਦਾ ਪ੍ਰਬੰਧ ਹੁੰਦਾ ਹੈ ਇਹ ਨੁਕਸ ਰਹਿ ਜਾਂਦਾ ਹੈ ਕਿ ਕਿਸੇ ਔਰਤ teacher ਵਲੋਂ ਇਕ ਥਾਂ ਉੱਤੇ ਟਿੱਕ ਕੇ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦ ਕਿਸੇ ਔਰਤ ਅਧਿਆਪਕ ਦਾ ਵਿਆਹ ਹੋ ਜਾਵੇ ਤਾਂ ਉਸ ਨੂੰ ਸਹੁਰੇ ਘਰ ਜਾ ਕੇ ਰਹਿਣਾ ਪੈਂਦਾ ਹੈ ਅਤੇ ਉਹ ਆਪਣਾ ਤਬਾਦਲਾ ਕਰਵਾ ਲੈਂਦੀ ਹੈ ਇਸ ਤੋਂ ਉਪਰੰਤ ਜੇ ਕਿਸੇ ਔਰਤ ਅਧਿਆਪਕ ਦੇ ਪਤੀ ਦਾ ਕਿਸੇ ਹੋਰ ਥਾਂ ਤਬ ਤਬਾਦਲਾ ਹੋ ਜਾਵੇ ਤਾਂ ਉਸ ਨੂੰ ਉਸ ਦੇ ਨਾਲ ਨਵੇਂ ਸਥਾਨ ਤੇ ਉੱਤੇ ਜਾਣਾ ਪੈਂਦਾ ਹੈ ਅਤੇ ਆਪਣੇ ਪਹਿਲੇ school ਤੇ ਤਬਾਦਲਾ ਕਰਾਉਣਾ ਪੈਂਦਾ ਹੈ ਇਨ੍ਹਾਂ ਤਬਾਦਲਿਆਂ ਨਾਲ ਕੁੜੀਆਂ ਦੀ ਪੜਾਈ ਵਿਚ ਬੜਾ ਵਿਘਨ ਪੈਂਦਾ ਹੈ ਪਰ ਸਾਂਝੀ ਵਿਦਿਆ ਵਾਲੇ ਸਕੂਲਾਂ ਵਿੱਚ ਇਸ ਤਰ੍ਹਾਂ ਦਾ ਵਿਘਨ ਘੱਟ ਹੀ ਪੈਂਦਾ ਹੈ ਕਿਉਂਕਿ ਉੱਥੇ ਮਰਦ-ਅਧਿਅਕਾਂ ਅਤੇ ਔਰਤ ਅਧਿਆਪਕਾਂ ਦਾ ਕਾਫੀ staff ਹੁੰਦਾ ਹੈ। ਸਾਂਝੀ ਵਿਦਿਆ ਦੇ ਲਾਭ ਸਾਂਝੀ ਵਿਦਿਆ ਦੇ ਹੋਰ ਵੀ ਕਈ ਲਾਭ ਹਨ ਮੁੰਡੇ ਅਤੇ ਕੁੜੀਆਂ ਇਕ ਦੂਜੇ ਤੋਂ ਉਤਸ਼ਾਹ ਪ੍ਰਾਪਤ ਕਰ ਕੇ ਖੂਬ ਦਿਲ ਲਗਾ ਕੇ ਪੜ੍ਹਾਈ ਕਰਦੇ ਹਨ ਉਨਾਂ ਵਿਚ ਇਕ ਦੂਜੇ ਤੋਂ ਵੱਧ ਕੇ number ਪ੍ਰਾਪਤ ਕਰਨ ਦਾ ਮੁਕਾਬਲਾ ਪੈਦਾ ਹੋ ਜਾਂਦਾ ਹੈ ਇਹ ਮੁਕਾਬਲਾ ਬੜਾ ਲਾਭਦਾਇਕ ਸਿੱਧ ਹੁੰਦਾ ਹੈ ਅਤੇ ਦੋਵੇਂ ਆਪਣੀ-ਆਪਣੀ ਪੜਾਈ ਵਿਚ ਪ੍ਰਗਤੀ ਕਰ ਕੇ ਵਿਖਾਉਂਦੇ ਹਨ ਸਾਂਝੀ ਵਿਦਿਆ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਕਈ ਵਾਰ ਰਲ ਕੇ school ਦੇ ਸਮਾਗਮਾਂ ਵਿਚ ਭਾਗ ਲੈਣਾ ਪੈਂਦਾ ਹੈ ਜਿਵੇਂ ਜਿਵੇਂ ਇਨਾਮ ਵੰਡ ਸਮਾਗਮ, ਵਾਦ-ਵਿਵਾਦ ਸਮਾਗਮ ਕਵੀ-ਦਰਬਾਰ ਸਮਾਗਮ ਆਦਿ, ਇਹੋ ਜਿਹੋ ਸਮਾਗਮਾਂ ਵਿੱਚ ਉਹ ਇਕ ਦੂਜੇ ਦੀ ਸਹਾਇਤਾ ਕਰਨ ਦੀ ਜਾਂਚ ਸਿੱਖਦੇ ਹਨ, ਇਸ ਤਰ੍ਹਾਂ ਉਹ ਸਮਾਜਿਕ ਜੀਵਨ ਵਿਚ ਇਕ ਦੂਜੇ ਦੀ ਸਹਾਇਤਾ ਨਾਲ ਸਮਾਜਿਕ ਸਹਿਯੋਗ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਸਾਂਝੀ ਵਿਦਿਆ ਦੇ ਵਿਰੋਧ ਵਿੱਚ ਵਿਚਾਰ ਕਈ ਪੁਰਾਣੇ ਖ਼ਿਆਲਾਂ ਵਾਲੇ ਵਿਅਕਤੀ ਸਾਂਝੀ ਵਿੱਦਿਆ ਦਾ ਇਹ ਦੋਸ਼ ਪੇਸ਼ ਕਰਦੇ ਹਨ ਕਿ ਇਸ ਨਾਲ ਮੁੰਡੇ ਕੁੜੀਆਂ ਦੇ ਆਚਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਪਰ ਇਹ ਬਿਲਕੁਲ ਨਿਰਮੂਲ ਹੈ। ਕਿਉਂਕਿ ਜਦੋਂ ਮੁੰਡਿਆਂ ਕੁੜੀਆਂ ਨੂੰ ਇਕੱਠਿਆਂ ਪੜ੍ਹਨ ਅਤੇ ਮਿਲਕੇ ਕੰਮ ਕਰਨ ਦੇ ਮੌਕੇ ਪ੍ਰਾਪਤ ਹੁੰਦੇ ਹਨ ਤਾਂ ਉਹ ਆਪਣੀ ਜ਼ਿੰਮੇਵਾਰੀ ਅਨੁਭਵ ਕਰਦੇ ਹਨ ਅਤੇ ਇੱਕ ਦੂਜੇ ਸਾਹਮਣੇ ਚੰਗੇ ਤੋਂ ਚੰਗੇ ਆਚਰਣ ਦੇ ਮਾਲਕ ਬਣਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਸਾਂਝੀ ਵਿੱਦਿਆ ਦੇ ਹੱਕ ਵਿੱਚ ਸੁਝਾਵ, ਸਾਂਝੀ ਵਿਦਿਆ ਵਿੱਚ ਕੋਈ ਬੁਰਾਈ ਨਹੀਂ ਹੈ, ਬੁਰਾਈ ਤਾਂ ਮਾੜੀ ਸੋਚ ਵਿੱਚ ਹੈ, ਇਸ ਲਈ ਸਾਂਝੀ ਵਿੱਦਿਆ ਦੀ ਪ੍ਰਥਾ ਕੁਦਰਤੀ ਤੇ ਲਾਹੇਵੰਦ ਹੈ। ਸਦੀ ਵਿੱਚ ਰਹਿ ਰਹੇ ਹਾਂ ਅੱਜ ਹਰ ਔਰਤ ਆਪਣੇ ਆਪ ਨੂੰ ਮਰਦਾਂ ਤੋਂ ਸ੍ਰੇਸ਼ਠ ਸਿੱਧ ਕਰ ਰਹੀ ਹੈ ਸਾਨੂੰ ਘੜੀ ਦੀਆਂ ਸੂਈਆਂ ਤੇ ਨੂੰ ਪਿੱਛੇ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਅਜਿਹੀ ਵਿੱਦਿਆਲਾ ਵਿੱਚ ਅਧਿਆਪਕ ਔਰਤ ਮਰਦ ਮਿਲੇ ਜੁਲੇ ਹੋਣ, ਉਹ ਵਿੱਦਿਆ ਦੇਣ ਪ੍ਰਤੀ ਸਮਰਪਿਤ ਹੋਣ, ਗ਼ਲਤ ਵਿਚਾਰਾਂ ਵਾਲੇ ਵਿਦਿਆਰਥੀ ਨੂੰ ਵਿਦਿਆਲੇ ਵਿੱਚ ਕੱਢ ਦਿੱਤਾ ਜਾਵੇ। ਸਕੂਲਾਂ ਵਿੱਚ ਔਰਤਾਂ ਦੀਆਂ ਰੁੱਚੀਆਂ ਸੰਬੰਧੀ ਵਿਸ਼ਿਆਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਲਾਂ ਵਿੱਚ ਧਰਮ ਤੇ ਸਦਾਚਾਰ ਦੀ ਪੜ੍ਹਾਈ ਲਾਜ਼ਮੀ ਕਰ ਦਿੱਤੀ ਜਾਵੇ। ਸਾਂਝੀ ਵਿੱਦਿਆ ਦਾ ਅਰਥ ਔਰਤਾਂ ਦੀ ਸਿੱਖਿਆ ਸੰਬੰਧੀ ਵਿਵਾਦ, ਸਾਂਝੀ ਵਿਦਿਆ ਦੇ ਲਾਭ, ਸਾਂਝੀ ਵਿੱਦਿਆ ਦੇ ਹੱਕ ਵਿੱਚ ਸੁਝਾਅ ਸਭ ਤੋਂ ਪਹਿਲਾਂ ਅਸੀਂ ਲੇਖ ਵਿੱਚ ਭੂਮਿਕਾ ਲਿਖਦੇ ਹਾਂ। ਸਾਂਝੀ ਵਿੱਦਿਆ ਜਾਂ ਸਹਿ ਸਿੱਖਿਆ ਦਾ ਮਤਲਬ ਹੈ ਮੁੰਡਿਆਂ ਕੁੜੀਆਂ ਦਾ ਇੱਕੋ ਵਿਦਿਅਕ ਸੰਸਥਾ ਵਿੱਚ ਰਲ ਕੇ ਪੜ੍ਹਨਾ ਸਾਂਝੀ ਵਿਦਿਆ ਅੱਜ ਕੱਲ੍ਹ ਸਾਰੇ ਸੰਸਾਰ ਵਿਚ ਪ੍ਰਚੱਲਿਤ ਹੋ ਚੁੱਕੀ ਹੈ।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

ਭਾਰਤ ਵਿੱਚ ਸਾਂਝੀ ਵਿਦਿਆ ਦੀ ਪ੍ਰਥਾ ਭਾਰਤ ਵਿੱਚ ਸਾਂਝੀ ਵਿੱਦਿਆ ਦੀ ਪ੍ਰਥਾ ਵੈਦਿਕ ਕਾਲ ਤੋਂ ਚੱਲੀ ਆ ਰਹੀ ਹੈ ਵੈਦਿਕ ਸਮੇਂ ਦੇ ਗ੍ਰੰਥਾਂ ਵਿੱਚ ਕਈ ਇਸਤਰੀਆਂ ਦਾ ਵਰਣਨ ਆਉਂਦਾ ਹੈ। ਜੋ ਆਸ਼ਰਮਾਂ ਵਿੱਚ ਮਰਦਾਂ ਦੇ ਨਾਲ ਹੀ ਵਿੱਦਿਆ ਗ੍ਰਹਿਣ ਕਰਦੀਆਂ ਹਨ, ਔਰਤਾਂ ਦੀ ਸਿੱਖਿਆ ਸੰਬੰਧੀ ਵਿਵਾਦ ਮੁਸਲਮਾਨਾਂ ਦਾ ਰਾਜ ਸਥਾਪਤ ਹੋਣ ਤੇ ਭਾਰਤ ਵਿੱਚ ਔਰਤਾਂ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਈਆਂ ਸਨ ਉਹਨਾਂ ਲਈ ਪਰਦੇ ਵਿੱਚ ਰਹਿਣਾ ਜ਼ਰੂਰੀ ਹੋ ਗਿਆ ਸੀ ਅਜਿਹੇ ਹਾਲਾਤਾਂ ਵਿੱਚ ਸਾਂਝੀ ਵਿੱਦਿਆ ਦਾ ਸਵਾਲ ਕਿੱਥੇ ਪੈਦਾ ਹੋ ਸਕਦਾ ਸੀ।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 ਔਰਤਾਂ ਨੂੰ ਪੂਰਨ ਆਜ਼ਾਦੀ ਦੀ ਲਹਿਰ ਅੱਜ ਕੱਲ੍ਹ ਔਰਤਾਂ ਨੂੰ ਪੂਰੀ ਆਜ਼ਾਦੀ ਦੀ, ਪੂਰੇ ਅਧਿਕਾਰ ਦੇਣ ਦੀ ਲਿਹਰ ਚੱਲੀ ਹੋਈ ਹੈ। ਔਰਤਾਂ ਆਪ ਆਪਣੀ ਆਜ਼ਾਦੀ ਅਤੇ ਅਧਿਕਾਰਾਂ ਲਈ ਜੱਦੋ-ਜਹਿਦ ਕਰ ਰਹੀਆਂ ਹਨ।

ਅਰਥਾਤ ਹਰੇਕ ਖੇਤਰ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਇਸ ਲਈ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਰਦਾਂ ਨਾਲ ਮਿਲ ਕੇ ਵਿੱਦਿਆ-ਪ੍ਰਾਪਤੀ ਦੇ ਮੌਕੇ ਦਿੱਤੇ ਜਾਣੇ ਚਾਹੀਦੇ। ਔਰਤਾਂ ਦੀਆਂ ਮੁਸ਼ਕਲਾਂ ਕੁੜੀਆਂ ਦੇ ਵੱਖਰੇ school ਵਿਚ ਜਿੱਥੇ ਸਭ ਅਧਿਆਪਕਾਂ ਦਾ ਪ੍ਰਬੰਧ ਹੁੰਦਾ ਹੈ ਇਹ ਨੁਕਸ ਰਹਿ ਜਾਂਦਾ ਹੈ ਕਿ ਕਿਸੇ ਔਰਤ teacher ਵਲੋਂ ਇਕ ਥਾਂ ਉੱਤੇ ਟਿੱਕ ਕੇ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦ ਕਿਸੇ ਔਰਤ ਅਧਿਆਪਕ ਦਾ ਵਿਆਹ ਹੋ ਜਾਵੇ ਤਾਂ ਉਸ ਨੂੰ ਸਹੁਰੇ ਘਰ ਜਾ ਕੇ ਰਹਿਣਾ ਪੈਂਦਾ ਹੈ ਅਤੇ ਉਹ ਆਪਣਾ ਤਬਾਦਲਾ ਕਰਵਾ ਲੈਂਦੀ ਹੈ ਇਸ ਤੋਂ ਉਪਰੰਤ ਜੇ ਕਿਸੇ ਔਰਤ ਅਧਿਆਪਕ ਦੇ ਪਤੀ ਦਾ ਕਿਸੇ ਹੋਰ ਥਾਂ ਤਬ ਤਬਾਦਲਾ ਹੋ ਜਾਵੇ ਤਾਂ ਉਸ ਨੂੰ ਉਸ ਦੇ ਨਾਲ ਨਵੇਂ ਅਸਥਾਨ ਤੇ ਉੱਤੇ ਜਾਣਾ ਪੈਂਦਾ ਹੈ ਅਤੇ ਆਪਣੇ ਪਹਿਲੇ school ਤੇ ਤਬਾਦਲਾ ਕਰਾਉਣਾ ਪੈਂਦਾ ਹੈ ਇਨ੍ਹਾਂ ਤਬਾਦਲਿਆਂ ਨਾਲ ਕੁੜੀਆਂ ਦੀ ਪੜਾਈ ਵਿਚ ਬੜਾ ਵਿਘਨ ਪੈਂਦਾ ਹੈ ਪਰ ਸਾਂਝੀ ਵਿਦਿਆ ਵਾਲੇ ਸਕੂਲਾਂ ਵਿੱਚ ਇਸ ਤਰ੍ਹਾਂ ਦਾ ਵਿਘਨ ਘੱਟ ਹੀ ਪੈਂਦਾ ਹੈ ਕਿਉਂਕਿ ਉੱਥੇ ਮਰਦ-ਅਧਿਅਕਾਂ ਅਤੇ ਔਰਤ ਅਧਿਆਪਕਾਂ ਦਾ ਕਾਫੀ staff ਹੁੰਦਾ ਹੈ। ਸਾਂਝੀ ਵਿਦਿਆ ਦੇ ਲਾਭ ਸਾਂਝੀ ਵਿਦਿਆ ਦੇ ਹੋਰ ਵੀ ਕਈ ਲਾਭ ਹਨ ਮੁੰਡੇ ਅਤੇ ਕੁੜੀਆਂ ਇਕ ਦੂਜੇ ਤੋਂ ਉਤਸ਼ਾਹ ਪ੍ਰਾਪਤ ਕਰ ਕੇ ਖੂਬ ਦਿਲ ਲਗਾ ਕੇ ਪੜ੍ਹਾਈ ਕਰਦੇ ਹਨ ਉਨਾਂ ਵਿਚ ਇਕ ਦੂਜੇ ਤੋਂ ਵੱਧ ਕੇ number ਪ੍ਰਾਪਤ ਕਰਨ ਦਾ ਮੁਕਾਬਲਾ ਪੈਦਾ ਹੋ ਜਾਂਦਾ ਹੈ ਇਹ ਮੁਕਾਬਲਾ ਬੜਾ ਲਾਭਦਾਇਕ ਸਿੱਧ ਹੁੰਦਾ ਹੈ ਅਤੇ ਦੋਵੇਂ ਆਪਣੀ-ਆਪਣੀ ਪੜਾਈ ਵਿਚ ਪ੍ਰਗਤੀ ਕਰ ਕੇ ਵਿਖਾਉਂਦੇ ਹਨ ਸਾਂਝੀ ਵਿਦਿਆ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਕਈ ਵਾਰ ਰਲ ਕੇ school ਦੇ ਸਮਾਗਮਾਂ ਵਿਚ ਭਾਗ ਲੈਣਾ ਪੈਂਦਾ ਹੈ ਜਿਵੇਂ ਜਿਵੇਂ ਇਨਾਮ ਵੰਡ ਸਮਾਗਮ, ਵਾਦ-ਵਿਵਾਦ ਸਮਾਗਮ ਕਵੀ-ਦਰਬਾਰ ਸਮਾਗਮ ਆਦਿ, ਇਹੋ ਜਿਹੋ ਸਮਾਗਮਾਂ ਵਿੱਚ ਉਹ ਇਕ ਦੂਜੇ ਦੀ ਸਹਾਇਤਾ ਕਰਨ ਦੀ ਜਾਂਚ ਸਿੱਖਦੇੇ ਹਨ, ਇਸ ਤਰ੍ਹਾਂ ਉਹ ਸਮਾਜਿਕ ਜੀਵਨ ਵਿੱਚ ਇੱਕ ਦੂਜੇ ਦੀ ਸਹਾਇਤਾ ਨਾਲ ਸਮਾਜਿਕ

ਹੋਰ ਬਾਈ ਤੂੰ ਦੱਸ ਇਹ ਕਿਹੜੇ ਨੰਬਰ ਤੋਂ ਲਾਇਆ ਫੁੂਨ? ਇਹ ਲਾਈਦਾ ਹੁੰਦਾ ਨਾ ਐ ਫਿਰ ਨੰਬਰ ਮੂਹਰੇ ਜੀਰੋ ਲੱਗਦੀ ਏ ਜੇ ਤਾੰ ਕਰਕੇ ਨਵਾਂ।

ਖਾਲੀ ਰੋਟੀ ਪਾਣੀ ਹੈਂ?

ਤੂੰ ਕੀ ਕਰਦਾ ਮੀਂਹ ਮੂੰਹ ਕਿਵੇਂ ਐ? ਬੱਦਲ ਜਿਹੇ ਹੋਏ ਪਏ। ਇੱਥੇ ਤਾਂ ਪਈ ਜਾਂਦਾ ਘਿਣਮਿਣ ਜਿਹੀ ਹੋਈ ਜਾਂਦੀ

ਹਮ ਟਾਇਮ ਧਿਆਨ ਰੱਖੀ ਉੱਤੇ ਪੂਰੇ ਦੱਸ ਮਿੰਟ ਜਦੋਂ ਹੋ ਗਏ

ਕੀ ਕਰੀ ਜਾਂਦੀ ਪੂਜਾ ਇਹਨਾਂ ਨੀ ਆਣਾ ਪੂਜਾ ਸੁੱਤੀ ਪਈ ਐ

ਹੋਰ ਤੂੰ ਘਰੇ ਸੀ

ਅੱਛਾ ਸੀਮਰੋ ਗਈ ਕੰਮ ਤੇ ਹਾਂ ਗਈ ਐ ਸੀਮੋ ਘਰੇ ਐ

ਹਾਂ ਤੇਈ ਚ ਕਰਲਾ ਤੇ ਸ਼ੀਭੂ ਨੇ ਕੀਹਨੂੰ ਰੱਖਿਆ ਉਹ ਆਈ ਹੋਈ ਕੁੜੀ ਐਵੇ ਫਿਰਦੀ ਵੀ

ਰਹੂੰਗੀ ਚਾਰ ਕੁ ਦਿਨ ਡੈਡੀ ਹੁੰਦਾ ਹਾਂ ਹਮ

ਕਹਿੰਦਾ ਆਜਾ ਮੈਂ ਕਦ ਬੋਲਦਾ ਕੋਣ ਆਹੋ

ਵਾਧੂ ਮਿੰਨਤਾਂ ਕਰੀਆ ਤੜਕੇ ਤਾਂ ਫੋਨ ਕਰੀ ਜਾਂਦਾ

ਆਹ ਹਮ ਹੁਣ ਮਲ ਸਰਦਾ ਵੀ ਨਾ ਉ ਬਾਲਾ ਬਣਦਾ

ਆ ਗਿਆ ਸੀ ਗੋਪੀ ਫਿਰ ਹਾਂ ਰਾਤ ਆ ਗਿਆ ਸੀ ਆਹੋ ਦੁਬਾਰਾ ਲਗਾਈ ਰਿਕਾਰਡਿੰਗ ਹੁਣ ਆਹਾ ਟੋਨ ਜਿਹੀ ਕਿਹੜੀ ਟੂਨ

ਉਹ ਹਜੇ ਲੱਗੀ ਨੀ ਗਈ ਉਹ ਸਣਾ ਕਹਿੰਦਾ ਸ਼ਾਮ ਨੂੰ ਲਾ ਕੇ ਦੁੰਗਾ ਅੱਛਾ ਕਿੱਥੇ ਗਏ ਫਿਰ ਸੁੱਤਾ ਪਿਆ ਹੁਣ ਆਇਆ

ਉਹਦਾ ਤਾਂ ਵਧੀਆ ਕੀ ਬਣਾਇਆ ਤੁਹੀਂ ਅਸੀਂ ਬਣਾਏ ਸੀ ਤੜਖ ਕੇ ਰਾਤ ਰਸਮੀਤ

ਅੱਛਾ ਜਾਂਦੀਆਂ ਲੈ ਲਈਆਂ ਹੋਈਆਂ ਤੁਸੀਂ ਹਮ ਅੱਛਾ ਹੁਣ ਮੈਨੂੰ ਵਾਲ ਕਟਾਉਣੇ ਨਾਲ ਸੋਦਾ ਲੈ ਕੇ ਗਏ ਸੀ

ਗੋਪੀ ਵੀ ਤੁਹਾਡੇ ਨਾਲ ਹੀ ਆਇਆ ਗੋਪੀ ਮੋਟਰ ਸਾਈਕਲ ਤੇ ਸੀ ਅਸੀਂ ਬਸ ਤੇ

ਨਾਲ ਦੁੱਗੀ ਐ ਨਾ ਗੋਪੀ ਦੇ ਨਹੀਂ ਨਹੀਂ ਉਹ ਸਾਡੇ ਨਾਲ ਹੀ ਆਇਆ ਸੀ

ਨਹੀਂ ਭੋਲੀ ਉਹ ਮਿੰਟਾਂ ਦੀ ਸੀ ਖਤਮ ਹੋ ਗਿਆ ਸਾਰਾ ਉਹ ਉਹ ਇੱਕ ਦਿਨ ਚ ਭੇਜਦੇ ਐ ਇਕੱਲੇ ਪੰਜ ਪੰਜ ਭੇਜਦੇ

ਕਹੁੰਗਾ

ਪਹਿਲਾ ਤੂੰ ਹਿਸਾਬ ਕਿਤਾਬ ਬਾਕੀ ਸਿੱਖ ਲੈਣਾ ਹੈਗਾ ਊਂ ਸੋਖਾ ਹੈਗਾ ਗੱਲ ਹੀ ਕਰਨੀ ਦੱਸ ਦੱਸ ਮਿੰਟ ਕੱਟ ਕੇ ਸੱਤ ਰਿਕਾਡਿੰਗਾਂ ਕਰਨੀਆੰ ਦੱਸ ਦੱਸ ਮਿੰਟ ਦੀਆਂ

ਆਹੋ ਪੌਣੇ ਘੰਟੇ ਦੀਆਂ ਉਹ ਤਾਂ ਜਿਹਨੂੰ ਮਰਜੀ ਕਰ ਲਵੇ ਜਿੰਨੇ ਦਿਨ ਘਰੇ ਮੈਂ ਦਸ ਦਿਨ ਕਿਹਾ ਸੀ ਮੈਨੂੰ ਦੇਦੇ

ਜਿਵੇਂ ਆਹ ਮਾਸੀ ਭੋਲੀ ਬੇਜਦੀ ਐ ਐਵੇ ਭੇਜਣੀਆਂ ਪੈਂਦੀਆਂ

ਚਲ ਬਸ ਹੁਣ ਵਿਹਲੇ ਐ ਜਿੰਨੇ ਅੱਜ ਕੀਤੀਆਂ ਏ ਪਾਸ ਗਾਹ ਪਾਸ ਹੁੰਦੀਆਂ ਪਤਾ ਨੀ ਕਿੰਨੀਆਂ ਪਾਸ ਕਰਦੇ ਗਾਹ

ਇਹਨੂੰ ਬਚਦਾ ਹੋਣਾ ਭੋਲੀ ਨੂੰ ਵੀ ਭੋਲੀ ਦੇ ਖਾਤੇ ਚ ਆਉਂਦੇ ਪੈਸੇ ਭੋਲੀ ਦਿੰਦੀ ਐ ਗਾਹਾ ਪੈਸੇ ਅੱਛਾ ਭੋਲੀ ਨੇ ਹੀ ਦੇਣੇ ਪੈਸੇ ਫਿਰ ਤਾਂ ਭੋਲੀ ਮਰਜੀ ਨਾਲ ਹੀ ਦਿੰਦੀ ਹੋਣੀ ਐ ਨਹੀਂ ਉਹ ਜਿੰਦਰ ਦੀ ਕੁੜੀ ਨੂੰ ਦਿੱਤਾ ਓ ਡੇਢ ਸੋ ਰੁਪਿਆ ਉਹਨਾਂ ਨੇ ਬਣਾਇਆ ਤੇ ਉਹ ਕਹਿੰਦੀ ਤਿੰਨ ਸੋ ਸਾਢੇ ਤਿੰਨ ਸੋ ਆਉਂਦਾ

ਨਾਲੇ ਕਹਿੰਦੀ ਸਾਢੇ ਤਿੰਨ ਸੋ ਆਉਂਦਾ ਇੱਕ ਦਿਨ ਦਾ ਪਤਾ ਨੀ ਇਨਾਂ ਨੇ ਵੰਡੇ ਵੁਡੇ ਅੱਧੇ ਅੱਧੇ ਕੀਤੇ ਹੋਏ ਫਿਰ ਅੱਛਾ

ਹੋਰ ਮੈਂ ਕਿਹਾ ਜਿੰਨੇ ਦਿਨ ਘਰੇ ਆ ਓਨੀ ਦਿਨ ਆਣੇ ਮੈਂ ਤਾਂ ਕੋਲ ਮੈਂ ਇੱਕ ਤਾਂ ਪੂਰਾ ਕਰ ਲਿਆ ਇੱਕੋਂ ਰਾਹ ਕਰਨਾ ਮੈਂ ਕਿਹਾ ਚੱਲ ਮੰਮੀ ਨੂੰ ਕਹਿੰਦਾ ਕਰਾ ਦੇ ਆਹੋ ਮੈਨੂੰ ਤਾਂ ਕੋਈ ਨੀ ਮੈਂ ਘਰੀ ਐ ਫਿਰ ਲਾ ਲਈ ਭਰਾ

ਹਜੇ ਤਾਂ ਹੋਏ ਪੰਜ ਮਿੰਟ ਐ

ਦਸ ਦਸ ਮਿੰਟ ਕਰਨੇ ਐ ਸ਼ਬਦੀ ਪਾਉਂਦਾ ਸੀ ਜਾਂ ਡੀ ਪਾਉਂਦਾ ਸੀ ਘੰਟਾ ਨੀ ਸੱਤਰ ਮਿੰਟ ਕਰਨੀ ਗੱਲ ਦਸ ਦਸ ਮਿੰਟ ਦਸ ਮਿੰਟ ਹੋ ਗਈ ਕੱਟ ਕੇ ਫਿਰ ਲਾ ਲੈਣਾ ਦਸ ਮਿੰਟ ਫਿਰ ਕਰਨੇ

ਤਾਂਹੀ ਪੂਰਾ ਘੰਟਾ ਹੀ ਹੋ ਜਾਂਦਾ ਹੈ ਸੱਤਰ ਮਿੰਟ ਲਾ ਸਵਾ ਘੰਟਾ

ਹਾਂ